ਇਸ ਪੀਐਚਪੀ ਟਿਊਟੋਰਿਯਲ ਵਿੱਚ ਅਸੀਂ ਕੰਮਪੇਰਿਜ਼ਨ ਆਪਰੇਟਰ ਬਾਰੇ ਜਾਨਾਂਗੇ
ਕੰਮਪੇਰਿਜ਼ਨ ਆਪਰੇਟਰਸ 2 ਵੈਲਯੂਜ 2 ਸਟਰਿੰਗਸ ਜਾਂ 2 ਵੇਅਰਿਏਬਲਸ ਨੂੰ ਕੰਮਪੇਯਰ ਕਰ ਸਕਦਾ ਹੈ ਜਿਨ੍ਹਾ ਵਿੱਚ ਕੋਈ ਵੀ ਵੈਲਯੂ ਹੋਵੇ
ਇਸ ਲਈ ਮੈਂ ਆਈਐਫ ਸਟੇਟਮੈਂਟ ਦਾ ਇਸਤੇਮਾਲ ਕਰਨ ਜਾ ਰਹੀ ਹਾਂ
ਆਈਐਫ ਸਟੇਟਮੈਂਟ ਦਾ ਸਟ੍ਰਕਚਰ ਬਣਾ ਕੇ ਸ਼ੁਰੂ ਕਰਦੇ ਹਾਂ
ਮੇਰੀ ਕੰਨਡੀਸ਼ਨ ਹੈ ਆਈਐਫ 11 ਐੱਕੋ
ਅਤੇ ਫੇਰ ELSE
ਫਾਲਸ
ਤੁਹਾਨੂੰ ਯਾਦ ਹੋਵੇ ਗਾ ਕੀ ਮੈਨੂੰ ਇਹਨਾ ਬਰੈਕਿਟਸ ਦੀ ਜ਼ਰੂਰਤ ਨਹੀ ਹੈ ਇਸ ਲਈ ਮੈਂ ਇਹਨਾ ਨੂੰ ਹਟਾ ਦੇਵਾਂਗੀ
ਚਲੋ ਇਸਨੂੰ ਇਨਡੈੱਨਟ ਕਰਦੇ ਹਾਂ
ਚਲੋ ਇਸ ਵੇਲੇ ਇਨਡੈੰਨਟਿੰਗ ਨੂੰ ਛੋੜ ਦੇਵੋ
ਇਹ ਹੈ ਪਹਿਲਾ ਕੰਮਪੇਰਿਜਨ ਆਪਰੇਟਰ
ਦੋ ਈਕੁਏਲ ਟੂ ਚਿੱਨ੍ਹ ਦਾ ਮਤਲਬ ਹੈ ਕੰਮਪੇਰਿਜ਼ਨ ਆਪਰੇਟਰ
ਅਸੀਂ ਇਸਨੂੰ ਪਹਿਲੇ ਆਈਐਫ ਸਟੇਟਮੈਂਟ ਵਿੱਚ ਦੇਖ ਚੁਕੇ ਹਾਂ
ਕਿਉਂ ਕਿ 1 1 ਦੇ ਬਰਾਬਰ ਹੈ ਇਸ ਕਰਕੇ ਇਹ ਟਰੂ ਐੱਕੋ ਕਰੇ ਗਾ
ਚਲੋ ਕਰਕੇ ਦੇਖਿਏ
ਸਾੱਨ੍ਹੂ ਟਰੂ ਮਿਲ ਗਇਆ ਹੈ
ਮੈ ਇਸਨੂੰ ਬਦਲਦੀ ਹਾਂ
ਅਗਰ 1 1 ਤੋਂ ਵੱਢਾ ਹੋਵੇ ਤਾਂ ਫੇਰ ਦੇਖਦੇ ਹਾਂ ਕਿ ਨਤੀਜਾ ਕੀ ਨਿਕਲਦਾ ਹੈ
ਫਾਲਸੇ ਕਿੳਂ ਕਿ 1 1 ਦੇ ਸਮਾਨ ਹੈ 1 ਤੋਂ ਵੱਢਾ ਨਹੀ ਹੈ
ਚਲੋ ਹੁਣ ਇਸਨੂੰ 1 ਗਰੇਟਰ ਦੈਨ ਯਾ ਈਕਵਲ ਟੂ 1 ਵਿੱਚ ਬਦਲ ਦਿੰਦੇ ਹਾਂ
ਅਗਰ 1 1 ਤੋਂ ਵੱਡਾ ਜਾਂ ਉਸ ਦੇ ਬਰਾਬਰ ਹੈ ਤਾਂ ਟਰੂ ਐੱਕੋ ਕਰੋ ਨਹੀ ਤਾਂ ਫਾਲਸ ਐੱਕੋ ਕਰੋ
ਇਥੇ ਸਾਨੂੰ ਟਰੂ ਮਿਲ ਜਾਏ ਗਾ
ਤੁਸੀਂ ਉੱਸੇ ਤਰ੍ਹਾਂ ਲੈੱਸ ਦੈਨ ਯਾ ਈਕਵਲ ਟੂ ਨਾਲ ਵੀ ਕਰ ਸਕਦੇ ਹੋਂ
ਤੇ ਉਦਾਹਰਨ ਲਈ ਅਸੀ ਲੈੱਸ ਦੈਨ ਲੈਂਦੇ ਹਾਂ
ਇਹ ਫਾਲਸ ਹਵੇ ਗਾ
ਪਰ ਲੈੱਸ ਦੈਨ ਯਾ ਈਕਵਲ ਟੂ ਟਰੂ ਹੋਵੇਗਾ
ਅਸੀਂ ਇਸਨੂੰ ਨਾਟ ਈਕਵਲ ਵੀ ਬੋਲ ਸਕਦੇ ਹਾਂ
ਜਿਵੇਂ ਅਗਰ 1 ਈਕਵਲ ਟੂ 1 ਨਹੀ ਹੈ ਤਾਂ ਟਰੂ ਐੱਕੋ ਕਰੋ
ਰਿਫਰੈਸ਼ ਕਰੋ
ਸਾਨੂੰ ਇੱਥੇ ਫਾਲਸ ਮਿਲੇਗਾ ਕਿਉਂ ਕਿ 1 ਈਕਵਲ ਟੂ 1 ਸਹੀ ਹੈ
ਚਲੋ ਹੁਣ ਲਿਖਕੇ ਦੇਖਦੇ ਹਾਂ ਆਈਐਫ 1 ਇਜ਼ੰਟ ਈਕਵਲ ਟੂ 2 1 ਇਸੰਤ ਇਕੁਅਲ ਟੋ 2
ਸਾਨੂੰ ਟਰੂ ਮਿਲੇਗਾ ਕਿਉਂ ਕਿ 1 2 ਦੇ ਈਕਵਲ ਨਹੀ ਹੈ
ਇਹ ਨੇ ਬੇਸਿਕ ਕੰਮਪੇਰਿਜਨ ਆਪਰੇਟਰਸ ਜੋ ਆਪਨੇ ਟਿਊਟੋਰਿਯਲਜ਼ ਵਿੱਚ ਇਸਤੇਮਾਲ ਕਰੋਂਗੇ
ਇੱਨ੍ਹਾ ਦੇ ਬਾਰੇ ਹੋਰ ਜਾਨਕਾਰੀ ਲਵੋ ਇਸਦਾ ਅਭਿਆਸ ਕਰੋ ਅਤੇ ਫੇਰ ਤੁਸੀਂ ਇਸਨੂੰ ਚੰਗੀ ਤਰ੍ਹਾ ਸਮਝ ਪਾਉ ਗੇਂ
ਤੁਸੀਂ ਇਨ੍ਹਾ ਆਪਰੇਟਰਸ ਦੇ ਇਸਤੇਮਾਲ ਨਾਲ ਵੇਅਰਿਏਬਲਸ ਨੂੰ ਵੀ ਕਮਪੇਰ ਕਰ ਸਕਦੇ ਹੋ
ਉਦਾਹਰਨ ਲਈ ਲਿਖੋ ਨੰਮ1 1 ਅਤੇ ਲਿਖੋ ਨੰਮ 2 2 ਤੇ ਅਸੀ ਇਨ੍ਹਾ ਵੈਲਯੂਜ਼ ਨੂੰ ਵੇਰਿਏਬਲਜ਼ ਨਾਲ ਰਿਪਲੇਸ ਕਰ ਦੇਵਾਂ ਗੇ
ਇਸ ਨਾਲ ਵੀ ਉਹੀ ਨਤੀਜਾ ਨਿਕਲੇਗਾ ਜੋ ਸਾਨ੍ਹੂ ਪਹਿਲੇ ਮਿਲਿਆ ਸੀ ਜੋ ਹੈ ਟਰੂ
ਹੁਣ ਸਾੱਨ੍ਹੂ ਸਿਰਫ ਇਨ੍ਹਾ ਵੈਲਯੂਜ਼ ਨੂੰ ਬਦਲ ਦੇਣਾ ਹੈ
ਨੋਟ ਕਰ ਲੋ ਹੁਣ ਅਸੀ ਲਿਖਿਆ ਹੈ ਨੰਮ1 1 ਅਤੇ ਨੰਮ2 1
ਤੇ ਜੇ ਨੰਮ1 ਨੌਟ ਈਕਵਲ ਟੂ 1 ਹੈ ਤਾਂ ਇਹ ਫਾਲਸ ਹੈ
ਕਿੳਂ ਕਿ 1 1 ਦੇ ਈਕਵਲ ਹੀ ਹੈ ਇਸ ਲਈ ਸਾਨੂੰ ਫਾਲਸ ਮਿਲੇਗਾ
ਇਹ ਸੀ ਸਿਮਪਲ ਕੰਮਪੇਰਿਜ਼ਨ ਆਪਰੇਟਰਸ
ਇਹਨਾ ਦਾ ਇਸਤੇਮਾਲ ਕਰੋ
ਦੇਖੋ ਤੁਸੀ ਹੋਰ ਕੀ ਕੁਛ ਕਰ ਸਕਦੇ ਹੋਂ
ਦੇਖਣ ਲਈ ਧੰਨਵਾਦ
ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ